ਅੱਛਾ।

ਖਰਚਿਆ ਗਈ ਵਾ ਖਰੇ ਦਸ ਕ ਤੇ ਪੰਜ ਪੰਦਰਾਂ ਰੁਪਈਏ ਪਏ ਈ। ਹੋਰ ਫਿਰ? ਠੀਕ ਆ ਕੋਈ ਨਹੀਂ ਖਾਣ ਪੀਣ ਦੇ ਨਿਆਣੇ ਆ ਨਿਆਣੇ

ਸੂਟ ਸਾਟ ਲੈ ਆਵੇ ਤਾ ਵਧੀਆ ਗੱਲ ਆ ਕੇ ਖਰਚਣ ਨਾਲੋਂ ਜਿਹੜੇ ਨਹੀਂ ਖਾਂਦੇ ਉਹ ਹੈ ਵੀ ਤਾ ਸੁੱਕੇ ਸੜੇ ਆ ਨਾ।

ਨਹੀਂ ਵੈਸੇ ਖਾ ਪੀ ਲੈਣਾ ਚਾਹੀਦਾ ਜੋ ਲੱਭਦਾ ਵਾ ਹੇਨਾ।

ਹੁਣ ਮਿੱਠੀ ਚੀਜ਼ ਮੈ ਖਾ ਨਹੀਂ ਸਕਦੀ ਤੇ ਓਦਾਂ ਮੈ ਚਨੇ ਚੁਣੇ ਚੱਬਦੀ ਰਹਿੰਦੀ ਏਦਾਂ ਚੀਜ਼ਾਂ ਖਾ ਲੈਣੀ ਫਰੂਟ ਪਪੀਤਾ

ਅੱਛਾ।

ਹੋਰ ਵਧੀਆ ਬਾਊ ਤੂੰ ਸੁਣਾ

ਹੋਰ ਗਏ ਹੀ

ਹਾਂ ਗਏ ਹਾਂ ਲਿਆਂਦੀ ਦਵਾਈ ਬੁਖਾਰ ਦੀ ਆਖਣ ਦੀ ਮੈਨੂੰ ਬੁਖਾਰ ਹੋਇਆ ਆ

ਪ੍ਰੋਹਣੇ ਆਏ ਤੁਹਾਡੇ ਘਰ?

ਤਾ ਈ ਤੇ ਤਈਂਆ ਚੜਿਆ ਵਾ ਰੋਟੀ ਨਾ ਪਕੋਨੀ ਪੈ। ਅੱਛਾ ਅੱਛਾ ਠੀਕ ਆ ਇਹ ਰੋਟੀ ਦਾ ਬੁਖਾਰ ਆ। ਹਾਂ ਬੁਖਾਰ ਬੜਾ ਹੋਇਆ।

ਨਾ ਰੋਟੀ ਬਣਾਉਣ ਨੂੰ ਹੈ ਤਾ ਸਹੀ ਆ ਸਾਰੇ ਤੇ ਮੈ ਕਿਉਂ ਬਨਾਵਾ ਪਲਾ ਇਹ ਖਾਣ ਵਾਲਿਓ ਚੋ ਬਣਾਉਣ ਵਾਲਿਓ ਚ ਨਹੀਂ

ਹਮ ਠੀਕ ਢਾਹ ਛੱਡਦੀ ਆਪਣੀ ਮਾਂ ਨੂੰ ਤੇ ਭੈਣਾਂ ਨੂੰ ਕੰਮ ਕਰਨ ਮੈਨੂੰ ਲੱਗਾ ਹੀ ਪਤਾ ਇਹਦੀ ਮਾਂ ਦਈ ਹੀ ਫੋਨ ਕਰਨ ਦੱਸਣ ਦੀ ਹੀ।

ਚਲ ਮਲਿਕਾ ਕਹਿ ਐਸ਼ ਵੀ ਤਾ ਕਰਨੀ ਚਾਹੀਦੀ ਨਾ।

ਤੁਹਾਡੇ ਨਾ ਗੱਲ ਕਰਦਿਆਂ ਕਰਦਿਆਂ ਮੇਰਾ ਨੋਹ ਟੁੱਟ ਗਿਆ ਈ। ਨੋਹ ਟੁੱਟ ਗਿਆ ਚਲ ਕੋਈ ਗੱਲ ਨਹੀਂ ਆ ਜਾਣਾ ਦੁਬਾਰਾ ਫਿਰ।

ਨੋਹ ਪੋਲਿਸ਼ ਲਾਈ ਹੀ ਓਵੀ ਤੇ ਸਾਰੀ ਲਾਤੀ

ਆਹੋ ਨੋਹ ਬੜੇ ਲੰਬੇ ਵਧਾਉਂਦੀ ਇਹ ਵੀ ਆਹੋ ਬੰਦਾ ਕੱਟ ਲੈ

ਆਹੋ ਚਲ ਰਖਲਾ ਕੇ

ਨਹੀਂ ਮੈ ਵੀ ਕੱਟ ਲੈ ਆ ਕਿਨ੍ਹੇ ਦਿਨ ਹੋ ਗਏ ਫਿਰ ਕੱਟੇ ਆ ਸਾਫ ਰਹਿੰਦੇ ਆ

ਨੋਹ ਨਹੀਂ ਚਾਹੀਦੇ ਵਧਾਉਣੇ ਹੇਨਾ

ਉਹ ਜਿਹੜਾ ਏਦਾਂ ਕੰਮ ਕੁਮ ਕਰਦੇ ਉਹਨਾਂ ਨੂੰ ਨਹੀਂ ਚਾਹੀਦੇ ਹਾਂ ਆਪਾ ਤੇ ਘਰੇ ਰਹਿਣਾ

ਹੋਰ ਕਿਹੇ ਨੂੰ ਨਹੀਂ ਵਧਾਉਣੇ ਚਾਹੀਦੇ ਭਾਵੇ ਕੋਈ ਘਰ ਰਹਿੰਦਾ ਭਾਵੇ ਕੋਈ ਬਾਹਰ ਰਹਿੰਦਾ।

ਨਹੀਂ ਪਤਾ ਕੀ ਫਿਰ ਆਪਾ ਰੋਟੀ ਰੂਟੀ ਬਣਾਉਣੇ ਆ ਨਾ ਹੇਨਾ।

ਆਹੋ ਤੇ ਕੰਮ ਕਾਰ ਵੀ ਤੇ ਕਰਦਾ ਕਰੀ ਦਾ ਈ ਘਰਦਾ। ਆਹੋ ਹੱਥਾਂ ਚ ਮਿੱਟੀ ਮੁੱਟੀ ਫੱਸ ਜਾਂਦੀ ਨਾ ਜਦੋ ਫਿਰ ਓਹੀ ਆਟੇ ਚ ਹੇਨਾ ਜਦੋਂ ਆਟਾ ਗੁਣਨਾ ਏ ਆਪਾ ਬੜੇ ਵਾਰੀ ਹੱਥ ਧੋਣੇ ਆ ਹੈਂਡਵਾਸ਼ ਨਾ ਹੱਥ ਹੁਥ ਧੋ ਕੇ ਬੰਦਾ ਉਹ ਨੋਹ ਨੂਹ ਸਾਫ ਕਰੇ ਤੇ ਫਿਰ ਰੋਟੀ ਬਣਾਏ ਡੇਟਟੋਲ ਰੱਖਿਆ ਬਾਥਰੂਮ ਚ ਵੀ ਰਸੋਈ ਚ ਵੀ।

ਹਾਡੇ ਵੀ ਪਏ ਆ ਉੱਥੇ ਰਸੋਈ ਚ ਵੀ ਪਇਆ ਇਕ ਬਾਥਰੂਮ ਚ ਵੀ ਹੈਂਡਵਾਸ਼ ਹਾਡੇ ਘਰ ਵੀ ਹੈ। ਹਮ ਜਿੰਨੇ ਮਰਜੀ ਜਿੰਨੇ ਵਾਰੀ ਮਰਜੀ

ਗਰਮੀਆਂ ਚ ਵੈਸੇ ਬੜੇ ਹੱਥ ਧੋਣੇ ਪੈਂਦੇ। ਹੋਰ ਸੁਣਾ ਫਿਰ ਕੀ ਕਰਨ ਦੇ? ਠੀਕ ਆ ਚਲ ਚੰਗਾ ਫਿਰ। ਚਲ ਚੰਗਾ ਬੂਆ ਜੀ

ਪਹਿਰਾਵੇ, ਪਾਣੀ, ਹਵਾ ਅਤੇ ਖ਼ੁਰਾਕ ਨਾਲ ਹੈ, ਜੇਕਰ ਇਨ੍ਹਾਂ ਚੀਜ਼ਾਂ ਵਿੱਚੋਂ ਅਸੀਂ ਕਿਸੇ ਦੀ ਸਫ਼ਾਈ ਦਾ ਧਿਆਨ ਨਹੀਂ ਰੱਖਾਂਗੇ ਤਾਂ ਅਸੀਂ ਗੰਦਗੀ, ਤੰਬਾਕੂ, ਮੱਖੀਆਂ, ਮੱਛਰਾਂ, ਕੀਟਾਣੂਆਂ ਅਤੇ ਬਿਮਾਰੀਆਂ ਵਿ ਵਿਚ ਖਿੱਚੇ ਜਾਵਾਂਗੇ। ਸਫ਼ਾਈ ਦਾ ਆਰੰਭ ਸਾਨੂੰ ਆਪਣੇ ਸਰੀਰ ਤੋਂ ਕਰਨਾ ਚਾਹੀਦਾ ਹੈ, ਸਾਨੂੰ ਹਰ ਰੋਜ਼ ਦੰਦਾਂ ਦੀ ਬੁਰਸ਼ ਜਾਂ ਦਾਤਣ ਨਾਲ ਸਫ਼ਾਈ ਕਰਨੀ ਚਾਹੀਦੀ ਹੈ, ਸਰੀਰ ਦੀ ਸਫ਼ਾਈ ਲਈ ਚੰਗੇ ਸਾਬਣ ਨਾ ਦੇ ਨਾਲ ਨਹਾਉਣਾ ਚਾਹੀਦਾ ਹੈ, ਹਰ ਰੋਜ਼ ਨਵੇਂ ਧੋਤੇ ਹੋਏ ਤੌਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ, ਘਰ ਦੇ ਹਰ ਮੈਂਬਰ ਦਾ ਤੌਲੀਆ ਵੱਖਰਾ-ਵੱਖਰਾ ਹੋਣਾ ਚਾਹੀਦਾ ਹੈ।

ਪ ਪਰਦਿਆਂ, ਉਛਾੜਾਂ ਤੇ ਗਿਲਾਫ਼ਾਂ ਦੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ, ਸਰੀਰ ਤੇ ਕੱਪੜਿਆਂ ਤੋਂ ਇਲਾਵਾ ਸਾਨੂੰ ਘਰ ਦੀ ਸਫ਼ਾਈ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਹਰ ਚੀਜ਼ ਨੂੰ ਉਸ ਦੇ ਟਿਕਾਣੇ ਉੱਤੇ ਰੱਖਣਾ ਚਾਹੀਦਾ ਹੈ, ਥੁੱਕ, ਟੱਟੀ, ਪਿਸ਼ਾਬ ਨੂੰ ਘਰੋਂ ਬਾਹਰ ਕੱਢਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ, ਇਨ੍ਹਾਂ ਲਈ ਵਰਤੇ ਜਾਂਦੇ ਸਥਾਨਾਂ ਨੂੰ ਅਤੇ ਤੇਜ਼ਾਬ ਨਾਲ ਸਾਫ਼ ਤੇ ਤੰਬਾਕੂ ਰਹਿਤ ਰੱਖਣਾ ਚਾਹੀਦਾ ਹੈ, ਕੂੜੇ ਨੂੰ ਇਕ ਟੋਕਰੀ ਜਾਂ ਟੀਨ ਦੇ ਬਣੇ ਬਰਤਨ ਵਿਚ ਪਾਉਣਾ ਚਾਹੀਦਾ ਹੈ ਤੇ ਉਸ ਨੂੰ ਹਰ ਰੋਜ਼ ਘਰੋਂ ਬਾਹਰ ਨਿਯਤ ਥਾਂ ਸੁਟਾਉਣਾ ਚਾਹੀਦਾ ਹੈ।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 ਸਾਨੂੰ ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ, ਬਾਜ਼ਾਰ ਦੀ ਗੰਦੀ ਮੰਦੀ ਖ਼ੁਰਾਕ ਨਹੀਂ ਖਾਣੀ ਚਾਹੀਦੀ, ਖਾਣਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਉਨ੍ਹਾਂ ਉੱਪਰ ਮੱਖੀਆਂ ਨਹੀਂ ਬੈਠਣ ਦੇਣੀਆਂ ਚਾਹੀਦੀਆਂ। ਜਦੋਂ ਘਰ ਵਿਚ ਕੋਈ ਰੋਗੀ ਹੋਵੇ ਤਾਂ ਉਸ ਦੇ ਕੱਪੜਿਆਂ ਨੂੰ ਉਬਲਦੇ ਪਾਣੀ ਨਾਲ ਧੋਣਾ ਚਾਹੀਦਾ ਹੈ, ਉਸਦੇ ਜੂਠੇ ਭਾਂਡਿਆਂ ਨੂੰ ਉਬਲਦੇ ਪਾਣੀ ਨਾਲ ਧੋਣਾ ਕੇ ਚਾਹੀਦਾ ਹੈ, ਇਸ ਪ੍ਰਕਾਰ ਸਰੀਰ, ਘਰ, ਗਲੀ ਗੁਆਂਢੀ ਤੇ ਖ਼ੁਰਾਕ ਦੀ ਸਫ਼ਾਈ ਨਾਲ ਧਿਆਨ ਦੇ ਕੇ ਅਸੀਂ ਆਪ, ਸਾਡਾ ਪਰਿਵਾਰ ਤੇ ਗਲੀ ਗੁਆਂਢ ਸੁੰਦਰ ਬਣ ਸਕੇਗਾ ਤੇ ਸਾਰੇ ਅਰੋਗਤਾ ਦਾ ਆਨੰਦ ਮਾਣ ਸਕਣਗੇ।

ਜੇਕਰ ਇਨ੍ਹਾਂ ਚੀਜ਼ਾਂ ਵਿੱਚੋਂ ਅਸੀਂ ਕਿਸੇ ਦੀ ਸਫ਼ਾਈ ਦਾ ਧਿਆਨ ਨਹੀਂ ਰੱਖਾਂਗੇ ਤਾਂ ਅਸੀਂ ਗੰਦਗੀ, ਤਬਾਕੂ, ਮੱਖੀਆਂ, ਮੱਛਰਾਂ, ਕੀਟਾਣੂਆਂ ਅਤੇ ਬਿਮਾਰੀਆਂ ਵਿਚ ਘਿਰ ਜਾਵਾਂਗੇ। ਸਫ਼ਾਈ ਦਾ ਆਰੰਭ ਸਾਨੂੰ ਆਪਣੇ ਸਰੀਰ ਤੋਂ ਕਰਨਾ ਚਾਹੀਦਾ ਹੈ, ਸਾਨੂੰ ਹਰ ਰੋਜ਼ ਦੰਦਾਂ ਦੀ ਬੁਰਸ਼ ਜਾਂ ਬਰਤਣ ਨਾਲ ਸਫ਼ਾਈ ਕਰਨੀ ਚਾਹੀਦੀ ਹੈ। ਸਰੀਰ ਦੀ ਸਫ਼ਾਈ ਚਾਹੀਦਾ ਹੈ, ਸਾਨੂੰ ਹਰ ਰੋਜ਼ ਦੰਦਾਂ ਦੀ ਬੁਰਸ਼ ਜਾਂ ਦਾਤਣ ਨਾਲ ਸਫ਼ਾਈ ਕਰਨੀ ਚਾਹੀਦੀ ਹੈ, ਸਰੀਰ ਦੀ ਸਫ਼ਾਈ ਲਈ ਚੰਗੇ ਸਾਬਣ ਨਾਲ ਨਹਾਉਣਾ ਚਾਹੀਦਾ ਹੈ, ਹਰ ਰੋਜ਼ ਨਵੇਂ ਧੋਤੇ ਹੋਏ ਤੌਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ, ਘਰ ਦੇ ਹਰ ਮੈਂਬਰ ਦਾ ਤੌਲੀਆ ਵੱਖਰਾ-ਵੱਖਰਾ ਹੋਣਾ ਚਾਹੀਦਾ ਹੈ, ਕੱਛੇ-ਬੁਨੈਣ ਸਮੇਤ ਹਰ ਰੋਜ਼ ਧੋਤੇ ਹੋਏ ਸਾਫ਼ ਕੱਪੜੇ ਪਾਉਣੇ ਚਾਹੀਦੇ ਹਨ ਸਾਨੂੰ ਆਪਣੇ ਸਰ

ਦਾ ਧਿਆਨ ਵੀ ਰੱਖਣਾ ਚਾਹੀਦਾ ਹੈ, ਸਰੀਰ ਦੇ ਕੱਪੜਿਆਂ ਤੋਂ ਇਲਾਵਾ ਸਾਨੂੰ ਘਰ ਦੀ ਸਫ਼ਾਈ ਦਾ ਵੀ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਹਰ ਚੀਜ਼ ਨੂੰ ਉਸ ਦੇ ਟਿਕਾਣੇ ਉੱਤੇ ਰੱਖਣਾ ਚਾਹੀਦਾ ਹੈ, ਥੁੱਕ, ਟੱਟੀ, ਪਿਸ਼ਾਬ ਨੂੰ ਘਰੋਂ ਬਾਹਰ ਕੱਢਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ, ਇਨ੍ਹਾਂ ਲਈ ਵਰਤੇ ਜਾਂਦੇ ਸਥਾਨਾਂ ਨੂੰ ਫਿਨਾਇਟ ਅਤੇ ਤੇਜ਼ਾਬ ਨਾਲ ਸਾਫ਼ ਤੇ ਤਬਾਕੂੰ ਰਹਿਤ ਰੱਖਣਾ ਚਾਹੀਦਾ ਹੈ, ਕੂੜੇ ਨੂੰ ਇਕ ਢੇਰ ਜਾਂ ਟ ਟੱਨੀ ਦੇ ਬਣੇ ਬਰਤਨ ਵਿਚ ਪਾਉਣਾ ਚਾਹੀਦਾ ਹੈ ਤੇ ਉਸ ਨੂੰ ਹਰ ਰੋਜ਼ ਘਰੋਂ ਬਾਹਰ ਨਿਯਤ ਤਾਂ ਥਾਂ ਤੇ ਸੁਟਣਾ ਚਾਹੀਦਾ ਹੈ furniture ਸਾਈਕਲ ਅਤੇ ਸਕੂਟਰ ਆਦਿ ਉੱਤੋਂ ਹਰ ਰੋਜ਼ ਘੱਟਾ ਝਾੜਨਾ ਚਾਹੀਦਾ ਹੈ, ਟਿੱਡੀਆਂ, ਮੱਖੀਆਂ, ਮੱਛਰ ਤੇ ਅਹ ਮਾਂਗਣੂਆਂ ਨੂੰ ਮਾਰਨ ਲਈ DDT ਅਤੇ ਫਨਿੱਟ ਦੀ ਵਰਤੋਂ ਕਰਨੀ ਚਾਹੀਦੀ ਹੈ।

ਘਰ ਦੇ ਆਲੇ ਦੁਆਲੇ ਤੇ ਗਾਲ ਗਲੀ ਗੁਆਂਢੀਆਂ ਵਿਚ ਵੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਗਲੀ ਵਿਚ ਗੰਦ ਨਹੀਂ ਪੈਣ ਦੇਣਾ ਚਾਹੀਦਾ ਹੈ, ਸਾਨੂੰ ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ, ਬਾਜ਼ਾਰ ਦੀ ਗੰਦੀ ਮੰਦੀ ਖ਼ੁਰਾਕ ਨਹੀਂ ਖਾਣੀ ਚਾਹੀਦੀ, ਖਾਣਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਉਨ੍ਹਾਂ ਉੱਪਰ ਮੱਖੀਆਂ ਨਹੀਂ ਬੈਠਣ ਦੇਣੀਆਂ ਚਾਹੀਦੀ, ਜਦੋਂ ਘਰ ਵਿਚ ਕੋਈ ਰੋਗੀ ਹੋਵੇ ਤਾਂ ਉਸ ਦੇ ਕੱਪੜੇ ਨੂੰ ਉਬਲਦੇ ਪਾਣੀ ਵਿੱਚ ਧੋਣਾ ਚਾਹੀਦਾ ਹੈ, ਉਸਦੇ ਜੂਠੇ ਭਾਂਡਿਆਂ ਨੂੰ ਉਬਲਦੇ ਪਾਣੀ ਨਾਲ ਧੋਣਾ ਚਾਹੀਦਾ ਹੈ, ਇਸ ਪ੍ਰਕਾਰ ਸਰੀਰ, ਘਰ, ਗਲੀ ਗੁਆਂਢ ਤੇ ਖ਼ੁਰਾਕ ਦੀ ਸਫ਼ਾਈ ਵੱਲ ਧਿਆਨ ਦੇ ਕੇ ਅਸੀਂ ਆਪ, ਸਾਡਾ ਪਰਿਵਾਰ ਤੇ ਗਲੀ ਗੁਆਂਢ ਸੁੰਦਰ ਬਣ ਸਕੇਗਾ ਤੇ ਸਾਰੇ ਅਰੋਗਤਾ ਦਾ ਆਨੰਦ ਲੈ ਸਕਣਗੇ।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

ਪਰਦਿਆਂ, ਉਛ ਉਛਾੜਾਂ ਤੇ ਗਿਲਾਫ਼ਾਂ ਦੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਸਰੀਰ ਦੇ ਕੱਪੜਿਆਂ ਤੋਂ ਇਲਾਵਾ ਸਾਨੂੰ ਘਰ ਦੀ ਸਫ਼ਾਈ ਦਾ ਵੀ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਹਰ ਚੀਜ਼ ਨੂੰ ਉਸ ਦੇ ਟਿਕਾਣੇ ਉੱਤੇ ਰੱਖਣਾ ਚਾਹੀਦਾ ਹੈ, ਥੁੱਕ, ਟੱਟੀ, ਪਿਸ਼ਾਬ ਨੂੰ ਘਰੋਂ ਬਾਹਰ ਕੱਢਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ, ਇਨ੍ਹਾਂ ਲਈ ਵਰਤੇ ਜਾਂਦੇ ਸਥਾਨਾਂ ਨੂੰ ਫਿਨਾਇਲ ਤੇ ਅਤੇ ਤੇਜ਼ਾਬ ਨਾਲ ਸਾਫ਼ ਤੇ ਤੰਬਾਕੂ ਰਹਿਤ ਰੱਖਣਾ ਚਾਹੀਦਾ ਹੈ, ਕੂੜੇ ਨੂੰ ਇਕ ਟੋਕਰੀ ਜਾਂ ਟੀਨ ਦੇ ਬਣੇ ਬਰਤਨ ਵਿਚ ਪਾਉਣਾ ਚਾਹੀਦਾ ਹੈ ਤੇ ਉਸ ਨੂੰ ਹਰ ਰੋਜ਼ ਘਰੋਂ ਬਾਹਰ ਨਿਯਤ ਥਾਂ ਸੁਟਵਾਉਣਾ ਚਾਹੀਦਾ ਹੈ furniture ਸਾਈਕਲ ਤੇ ਸਕੂਟਰ ਆਦਿ ਉੱਤੋਂ ਹਰ ਰੋਜ਼ ਘੱਟਾ ਝਾੜਨਾ ਚਾਹੀਦਾ ਹੈ, ਟਿੱਡੀਆਂ, ਮੱਖੀਆਂ, ਮੱਛਰ ਤੇ ਮਾਂਗਣੂਆਂ ਨੂੰ ਮਾਰਨ ਲਈ DDT ਅਤੇ furniture ਦੀ ਵਰਤੋਂ ਕਰਨੀ ਚਾਹੀਦੀ ਹੈ, ਘਰਾਂ ਵਿੱਚ ਜੂਠੇ ਭਾਂਡਿਆਂ ਦੇ ਢੇਰ ਲਾਉਣੇ ਚਾਹੀਦੇ ਅਤੇ ਸਗੋਂ ਉਨ੍ਹਾਂ ਦੀ ਸਫ਼ਾਈ ਨਾਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਘਰ ਵਿੱਚ ਖੁੱਲ੍ਹੀ ਤੇ ਸਾਫ਼ ਹਵਾ ਅਤੇ ਬੂਹੇ, ਬਾਰੀਆਂ ਖੁੱਲ੍ਹੇ ਰੱਖਣੇ ਚਾਹੀਦੇ ਹਨ। ਘਰ ਦੇ ਆਲੇ ਦੁਆਲੇ ਤੇ ਗਲੀ ਗੁਆਂਢ ਵਿਚ ਵੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਗਲੀ ਵਿਚ ਗੰਦ ਨਹੀਂ ਪੈਣ ਦੇਣਾ ਚਾਹੀਦਾ, ਸਾਨੂੰ ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ, ਬਾਜ਼ਾਰ ਦੀ ਗੰਦੀ ਮੰਦੀ ਖ਼ੁਰਾਕ ਨਹੀਂ ਖਾਣੀ ਚਾਹੀਦੀ, ਖਾਣਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਉਨ੍ਹਾਂ ਉੱਪਰ ਮੱਖੀਆਂ ਨਹੀਂ ਬੈਠਣ ਦੇਣੀਆਂ ਚਾਹੀਦੀਆਂ, ਜਦੋਂ ਘਰ ਵਿਚ ਕੋਈ ਰੋਗੀ ਹੋਵੇ ਤਾਂ ਉਸ ਦੇ ਕੱਪੜਿਆਂ ਨੂੰ ਉਬਲਦੇ ਪਾਣੀ ਨਾਲ ਧੋਣਾ ਚਾਹੀਦਾ ਹੈ, ਉਸਦੇ ਜੂਠੇ ਭਾਂਡਿਆਂ ਨੂੰ ਉਬਲਦੇ ਪਾਣੀ ਨਾਲ ਧੋਣਾ ਚਾਹੀਦਾ ਹੈ, ਇਸ ਪ੍ਰਕਾਰ ਸਰੀਰ, ਘਰ, ਗਲੀ ਗੁਆਂਢ ਤੇ ਖ਼ੁਰਾਕ ਦੀ ਸਫ਼ਾਈ ਵੱਲ ਧਿਆਨ ਦੇ ਕੇ ਅਸੀਂ ਆਪ, ਸਾਡਾ ਪਰਿਵਾਰ ਤੇ ਗਲੀ ਗੁਆਂਢ ਸੁੰਦਰ ਬਣ ਸਕਣਗੇ ਤੇ ਸਾਰਾ ਅਰੋਗਤਾ ਦਾ ਆਨੰਦ ਮਾਣ ਸਕਣਗੇ।

ਸਫ਼ਾਈ ਦਾ ਸੰਬੰਧ ਸਾਡੇ ਸਰੀਰ, ਘਰ ਦੇ ਆਲੇ-ਦੁਆਲੇ, ਪਹਿਰਾਵੇ, ਪਾਣੀ, ਹਵਾ ਅਤੇ ਖ਼ੁਰਾਕ ਨਾਲ ਹੈ, ਜੇਕਰ ਇਨ੍ਹਾਂ ਚੀਜ਼ਾਂ ਵਿੱਚੋਂ ਅਸੀਂ ਕਿਸੇ ਦੀ ਸਫ਼ਾਈ ਦਾ ਧਿਆਨ ਨਹੀਂ ਰੱਖਾਂਗੇ ਤਾਂ ਅਸੀਂ ਗ ਗੰਦਗੀ,

ਸਫ਼ਾਈ ਲਈ ਚੰਗੇ ਸਾਬਣ ਨਾਲ ਨਹਾਉਣਾ ਚਾਹੀਦਾ ਹੈ, ਹਰ ਰੋਜ਼ ਨਵੇਂ ਧੋਤੇ ਹੋਏ ਤੌਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ, ਘਰ ਦੇ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 ਪਰਦਿਆਂ, ਉਛਾੜਾਂ ਤੇ ਗਿਲਾਫ਼ਾਂ ਦੀ ਸਫ਼ਾਈ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ, ਸਰੀਰ ਦੇ ਕੱਪੜਿਆਂ ਤੋਂ ਇਲਾਵਾ ਸਾਨੂੰ ਘਰ ਦੀ ਸਫ਼ਾਈ ਦਾ ਵੀ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਹਰ ਚੀਜ਼ ਨੂੰ ਉਸ ਦੇ ਟਿਕਾਣੇ ਰੱਖਣਾ ਚਾਹੀਦਾ ਹੈ, ਥੁੱਕ, ਟੱਟੀ, ਪਿਸ਼ਾਬ ਨੂੰ ਬਾਹਰ ਕੱਢਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ, ਇਨ੍ਹਾਂ ਲਈ ਵਰਤੇ ਜਾਂਦੇ ਸਥਾਨਾਂ ਨੂੰ ਫਿਨਾਇਲ ਅਤੇ ਤੇਜ਼ਾਬ ਨਾਲ ਹਰ ਰੋਜ਼ ਸਾਫ਼ ਕਰਨਾ ਚਾਹੀਦਾ ਹੈ, ਕੂੜੇ ਨੂੰ ਇਕ ਟੋਕਰੀ ਜਾਂ ਟੀਨ ਦੇ ਬਰਤਨ ਉੱਤੇ ਵਿੱਚ ਪਾਉਣਾ ਚਾਹੀਦਾ ਹੈ ਤੇ ਉਸ ਨੂੰ ਹਰ ਰੋਜ਼ ਘਰੋਂ ਬਾਹਰ ਨਿਯਤ ਜਾਂ ਸੁਟਾਉਣ ਚਾਹੀਦਾ ਹੈ furniture ਸਾਈਕਲ ਅਤੇ ਸਕੂਟਰ ਆਦਿ ਉੱਤੋਂ ਹਰ ਰੋਜ਼ ਘੱਟਾ ਝਾੜਨਾ ਚਾਹੀਦਾ ਹੈ, ਟਿੱਡੀਆਂ, ਮੱਖੀਆਂ, ਮੱਛਰ ਤੇ ਸਾਬੁਣਾਂ ਨੂੰ ਲਈ DDT ਅਤੇ ਫਨਿੱਟ ਦੀ ਵਰਤੋਂ ਕਰਨੀ ਚਾਹੀਦੀ ਹੈ, ਘਰਾਂ ਵਿੱਚ ਜੂਠੇ

ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਗਲੀ ਵਿਚ ਗੰਦ ਨਹੀਂ ਪੈਣ ਦੇਣਾ ਚਾਹੀਦਾ ਹੈ, ਸਾਨੂੰ ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ, ਬਾਜ਼ਾਰ ਦੀ ਗੰਦੀ ਮੰਦੀ ਖ਼ੁਰਾਕ ਨਹੀਂ ਖਾਣੀ ਚਾਹੀਦੀ। ਖਾਣਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਸਾਨੂੰ ਉੱਪਰ ਮੱਖੀਆਂ ਨਹੀਂ ਬੈਠਣ ਦੇਣੀਆਂ ਚਾਹੀਦੀਆਂ, ਜਦੋਂ ਘਰ ਵਿੱਚ ਕੋਈ ਰੋਗੀ ਹੋਵੇ ਤਾਂ ਉਸ ਦੇ ਕੱਪੜਿਆਂ ਨੂੰ ਉਬਲਦੇ ਪਾਣੀ ਵਿੱਚ ਧੋਣਾ ਚਾਹੀਦਾ ਹੈ, ਉਸਦੇ ਜੂਠੇ ਭਾਂਡਿਆਂ ਨੂੰ ਉਬਲਦੇ ਪਾਣੀ ਨਾਲ ਧੋਣਾ ਚਾਹੀਦਾ ਹੈ, ਇਸ ਪ੍ਰਕਾਰ ਸਰੀਰ, ਘਰ, ਗਲੀ ਗੁਆਂਢ ਤੇ ਖ਼ੁਰਾਕ ਦੀ ਸਫ਼ਾਈ ਵੱਲ ਧਿਆਨ ਦੇ ਕੇ ਅਸੀਂ ਆਪ, ਸਾਡਾ ਪਰਿਵਾਰ ਤੇ ਗਲੀ ਗੁਆਂਢ ਸੁੰਦਰ ਬਣ ਸਕਣਗੇ ਤੇ ਸਾਰੇ ਅਰੋਗਤਾ ਦਾ ਆਨੰਦ ਮਾਣ ਸਕਣਗੇ।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

ਮੈ ਪਿੰਡ ਦਾ ਨਿਵਾਸੀ ਹਾਂ ਜਿਵੇਂ ਕਿ ਤੁਹਾਨੂੰ ਮੈ ਪਿਛਲੇ ਭਾਗ ਵਿਚ ਦੱਸਿਆ ਈ ਏ ਭੰਗੜਾ ਭੰਗੜੇ ਬਾਰੇ ਭੰਗੜਾ ਪੰਜਾਬੀ ਗੱਭਰੂਆਂ ਦਾ ਪ੍ਰਮੁੱਖ ਲੋਕਨਾਚ ਹੈ ਇਸ ਵਿਚ ਤਕੜੇ ਅਤੇ ਗੱਠੇ ਹੋਏ ਸ਼ਰੀਰ ਦਾ ਪਰਦਰਸ਼ਨ ਸਾਧਾਰਨ ਪਰ ਸੁੰਦਰ ਪੋਸ਼ਾਕ ਪਹਿਨਕੇ ਜੋਸ਼ ਵੀਰਤਾ ਅਤੇ ਹੋਂਸਲੇ ਪ੍ਰਭੁਰ ਲੋਕ ਪ੍ਰਭੁਰ ਨਾਚ ਮੁਜਰਾਵਾਂ ਰਾਹੀਂ ਕੀਤਾ ਜਾਂਦਾ ਹੈ ਇਸ ਵਿਚ ਆਦਿਮ ਨਾਚ ਵਾਲੀ ਰੰਗਤ ਬਹੁਤ ਥੋੜੀ ਮਾਤਰਾ ਵਿਚ ਮਿਲਦੀ ਹੈ ਸਭਿਆਚਾਰ ਦੇ ਇਤਿਹਾਸਿਕ ਕਾਲਕ੍ਰਮ

ਇਸ ਤਰਾਹ ਭੰਗੜਾ ਕ ਕਬਾਇਲੀ ਨਾਚ ਨਾ ਰਹਿ ਕੇ ਤਿਰਸ਼ਾਨੀ ਨਾਚ ਵਧੇਰੇ ਹੈ ਇਸ ਧਾਰਨਾ ਸਦਕਾ ਇਸ ਲੋਕਨਾਚ ਦਾ

ਮੁਜਰਾਵਾਲਾ ਸ੍ਰਵੋਧਾ ਗੁਜਰਾਤ ਅਤੇ ਵਿਸ਼ੇਸ਼ ਕਰਕੇ ਸਿਆਲਕੋਟ ਜਿਲੇ ਦੇ ਸਾਰੇ ਭਾਗਾਂ ਵਿਚ ਅਤੇ ਸਾਰੇ ਭਾਗਾਂ ਵਿਚ ਪੂਰਵੀ ਪੰਜਾਬ ਦੇ ਗੁਰਦਾਸਦਪੁਰ ਗੁਰਦਾਸਦਪੁਰ ਆਦਿ ਵਿਚ ਦੇਖਣ ਨੂੰ ਮਿਲ ਜਾਂਦਾ ਹੈ ਸਾਨੂੰ ਚਾਹੀਦਾ ਏ ਕਿ ਜਿਹੜਾ ਭੰਗੜਾ ਹੈ ਇਹ ਇੱਕ ਬਹੁਤ ਹੀ ਪ੍ਰਸਿੱਧ

ਨਾ ਕਿ ਪੰਜਾਬ ਦਾ ਰਹਿ ਕੇ ਇਹ ਵੱਖੋ ਵੱਖ ਥਾਵਾਂ ਤੇ ਜਿਵੇ ਕਿ ਗੁਜਰਾਤ

ਦੇਸ਼ ਦੀ ਵੰਡ ਉਪ੍ਰੰਤ ਅਜੋਕੇ ਪੰਜਾਬ ਦੇ ਕੋਨੇ ਕੋਨੇ ਤੱਕ ਇਹ ਲੋਕਨਾਚ ਲੋਕਪ੍ਰਿਯਤਾ ਪ੍ਰਾਪਤ ਕਰ ਚੁਕਾ ਹੈ ਅਤੇ ਰਾਸ਼ਟਰੀ ਅੰਤਰ ਰਾਸ਼ਟਰੀ ਪੱਧਰ ਤੇ ਵੀ

ਨੱਚਿਆ ਜਾਂਦਾ ਹੈ ਢੋਲ ਪੰਜਾਬੀਆਂ ਦੇ ਬਾਹਰੀ ਅਤੇ ਅੰਦਰੂਨੀ ਮਨੋਵੇਗਾਂ ਦੀ ਭੇਤੀ ਦਾ ਵੀ ਮੂਲ ਸਤ੍ਰੋਤ ਹੈ ਇਹ ਤਾਲ ਇਸ ਪ੍ਰਕਾਰ ਹਨ ਜਿਵੇਂ ਕਿ ਧਿਨ ਧਨਾ ਧਿਨ ਧਿਨ ਧਨਾ ਧ ਭਨਾਗਰੇ ਦੇ ਅਰਭ ਆਰੰਭ ਸਮੇ ਇਹ ਤਾਲ ਧੀਮੀ ਝਈਵੀਂ ਵੱਜਦੀ ਸੀ ਨਚਾਰ ਭੰਗੜੇ ਦੇ ਤਾਲ ਦੇ ਅਨੁਕੂਲ ਪੈਰ ਅਤੇ ਸ਼ਰੀਰ ਦੇ ਹੋਰ ਅੰਗਾਂ ਨੂੰ ਹਿਲਾਉਂਦੇ ਹੋਏ ਇੱਕ ਰੂਹ ਕਈ ਪ੍ਰਕਾਰ ਦੀਆਂ ਮੁੰਦ੍ਰਾਵਾਂ ਦਾ ਪ੍ਰਗਟਾਅ ਕਰਦੇ ਹਨ ਭੰਗੜੇ ਦੀ ਟੋਲੀ ਵਿਚੋਂ ਵੀ ਨਚਾਰ ਜਾਂ ਢੋਲਕੀ ਯਾਂ ਲੜਕੀ ਲਾੜਕੀ ਬੋਲੀ ਦਾ ਉਚਾਰ ਕਰਦਾ ਹੈ ਬਾਕੀ ਸਮੂਹ ਲੋੜ ਅਨੁਸਾਰ ਉਸ ਦਾ ਸਾਥ ਦਿੰਦਾ ਹੈ ਆਰੰਭਿਕ ਸਮੇ ਦੀ ਇੱਕ ਬੋਲੀ ਦਾ ਉਧਾਰਨ ਪੇਸ਼ ਕਰਦੇ ਹਨ ਜਿਵੇਂ ਕਿ ਹੁਣ ਆਰੰਭਿਕ ਸਮੇ ਦੀ ਦੇਸ਼ ਪੰਜਾਬ ਦੇ ਮੁੰਡੇ ਸਿੱਕਾਂ ਰੱਖਦੇ ਤਨੀਆਂ ਕੱਠੇ ਹੋ ਕੇ ਪਾਉਣ ਬੋਲੀਆਂ ਮੁਛਾਂ ਰੱਖਦੇ ਖੜੀਆਂ ਰੱਲ ਮਿਲ ਕੇ ਇਹ ਗਾਉਂਦੇ ਭੰਗੜਾ ਪਾਉਂਦੇ ਭੰਗੜਾ ਸਹਿੰਦੇ ਨਾ ਕਿਸੇ ਦੀਆਂ ਤਾੜੀਆਂ ਐਰ ਗੈਰ ਨਾਲ ਗੱਲ ਨਹੀਂ ਕਰਦੇ ਵਿਆਹ ਕੇ ਲਿਆਉਂਦੇ ਪਰੀਆਂ ਬੇਲਾ ਧਰਮ ਦੀਆਂ ਜੁਗੋਂ ਜੁੱਗ ਰਹਿਣ ਹਰੀਆਂ ਵੇਲਾਂ ਅੰਤਿਮ ਅੰਤਿਮ ਤੁਕ ਤੇ ਉਚਾਰ ਨਾਲ ਨਾਚ ਤੇਜੀ ਗਤੀ ਦਾ ਹੋ ਜਾਂਦਾ ਹੈ ਭੰਗੜੇ ਦੀ ਇੱਕ ਗਤੀ ਨੂੰ ਤੇਜ ਕਰਨ ਤੇ ਢੋਲੀ ਢੋਲਕ ਢੋਲੀ ਢੋਲ ਨੂੰ ਤੇਜ ਗਤੀ ਨਾਲ ਵਜਾਉਂਦਾ ਹੈ ਤੇ ਵੱਖ ਵੱਖ ਮੁਦਰਾਵਾਂ ਅਤੇ ਬੋਲੀਆਂ ਦੀਆਂ ਪ੍ਰਗਟਾਅ ਸੰਦਰਭ ਉਸਦੇ ਇਕ ਵੱਖ ਵੱਖ ਅੰਦਾਜਾ ਅੰਦਾਜ਼ ਨਾਲ ਬਦਲਦਾ ਰਹਿੰਦਾ ਹੈ ਭੰਗੜੇ ਦੀਆਂ ਬੋਲੀਆਂ ਕੱਪੇ ਆਦੀ ਪੱਖੋਂ ਵੱਖ ਵੱਖ ਕਿਸਮਾਂ ਦੇ ਹੁੰਦੇ ਹਨ ਤੇ ਇਹਨਾਂ ਦੇ ਅਨੁਕੂਲ ਹੀ ਤਾਲ ਅਤੇ ਮੁਦਰਾਵਾਂ ਬਦਲ ਦੀਆਂ ਰਹਿੰਦੀਆਂ ਹਨ ਭੰਗੜਾ ਹਰ ਖੁਸ਼ੀ ਦੇ ਮੌਕੇ ਤੇ ਕਿਸੇ ਵੀ ਥਾਂ ਤੇ ਪਾਇਆ ਜਾ ਸਕਦਾ ਹੈ ਗੁਰੂਆਂ ਪੀਰਾਂ ਫਕੀਰਾਂ ਤੇ ਖਾਨਾਂ ਮੇਲਾ ਤਿਥਾਂ ਤਿਓਹਾਰ ਜਨਮ ਮੰਗਣਾਂ ਵਿਆਹ ਆਦਿ ਕੋਈ ਵੀ ਮਾਮੂਲਿਕ ਸਮਾਂ ਇਸ ਤੋਂ ਇਲਾਵਾ ਗਿਰਵਾ ਨਹੀ ਰਹਿੰਦਾ ਭੰਗੜੇ ਵਿਚ ਢੋਲ ਤੋਂ ਇਲਾਵਾ ਚਮਟਾ ਡੰਡ ਕਾਟੋ ਕੱਪ ਆਦਿ ਦੀ ਵਰਤੋਂ ਵੀ ਕੀਤੀ ਜਾਂਦੀ ਰਹੀ ਹੈ ਸਿਆਲਕੋਟੀ ਭੰਗੜੇ ਦੀ ਵਿਚ ਡਾਂਗਾਂ ਅਤੇ ਖੇਸੀਆਂ ਵੱਧ ਕੇ ਪ੍ਰਸਿੱਧ ਰਹੀ ਹੈ ਭੰਗੜੇ ਦੀਆਂ ਅਣਗਿਣਤ ਮੁਦਰਾਵਾਂ ਹਨ ਭਾਂਗਰੀ ਇਸ ਨੂੰ ਸਤਾਰਾਂ ਵਿਚ ਆਮੋ ਸਾਮਣੇ ਘੇਰੇ ਵਿਚ ਅੱਗੜ ਪਿੱਛੜ ਸੱਜੇ ਖੱਬੇ ਢੋਲੀ ਦੇ ਇਰਦ ਗਿਰਦ ਇਕ ਦੂਸਰੇ ਦੇ ਪਟਾਂ ਜਾਂ ਮੋਢਿਆਂ ਤੇ ਚੜ ਕੇ ਆਦਿ ਕਿਸੇ ਦੇ ਸਾਬ ਵੱਲ ਇਹੀ ਹੀ ਹੁਲਾਰੇ ਵਿਚ ਘੁੱਮਦੇ ਹੋਏ ਲੋਕ ਨੱਚਦੇ ਹਨ ਆਮੋ ਸਾਮਣੇ ਜਾਂ ਜੁੱਟ ਦੇ ਰੂਪ ਵਿਚ ਦੋ ਨੱਚਦੇ ਗੱਭਰੂਆਂ ਤੋਂ ਕਦੇ ਇਸ ਤਰਾਹ ਵੀ ਜਾਪਣ ਲੱਗ ਪੈਂਦਾ ਹੈ ਜਿਵੇਂ ਇਹ ਕਿਸੇ ਖਾਸ ਮੁਕਾਬਲੇ ਵਿਚ ਹੋਣ ਭੰਗੜੇ ਦੀਆਂ ਦਿਲ ਖਿਜਵੀਆਂ ਮੁਦਰਾਵਾਂ ਲੱਤਾਂ ਬਾਹਾਂ ਹੱਥ ਉਂਗਲੀਆਂ ਆਦਿ ਦੇ ਹਾਵ ਭਾਵ ਆਦਿ ਦੀਆਂ ਹਰਕਤਾਂ ਨਾਲ ਸੰਬੰਧਿਤ ਹਨ ਮੁਖ ਰੂਪ ਵਿਚ ਇਹਨਾਂ ਮੁਦਰਾਵਾਂ ਦੇ ਉਸਤਤੀ ਅਤੇ ਵਿਕਾਸ ਦੀ ਖੇਤੀ ਬਾੜੀ ਨਾਲ ਸੰਬੰਧਿਤ ਵਿਭਿੰਨ ਸੰਧਾਂ ਅਤੇ ਸੰਧ੍ਯਾ ਵਿਚ ਹੋਇਆ ਹੈ ਕਿਸੇ ਕਿਸਮ ਦੇ ਭੇਦ ਭਾਵ ਰਹਿਤ ਪਿਆਰ ਬੋਲੀਆਂ ਦੇ ਮਾਧਿਅਮ ਰਾਹੀਂ ਇਹਨਾਂ ਨਚਾਰਾਂ ਦੀਆਂ ਸਿਫਤਾਂ ਸੁਣਨ ਅਤੇ ਮੁਦਰਾਵਾਂ ਦੇ ਮਾਧਿਅਮ ਰਾਹੀਂ ਵੇਖਣ ਯੋਗ ਹੁੰਦੀਆਂ ਹਨ ਇੱਕ ਪ੍ਰਚਲਿਤ ਬੋਲੀ ਹੈ ਸਾਡੇ ਪਿੰਡ ਦੇ ਮੁੰਡੇ ਵੇਖ ਲੇਓ ਜਯੋਂ ਤਾਲੀ ਤੇ ਪਾਵੇ ਕੰਨੀਦਾਰ ਇਹ ਬੰਨਦੇ ਚਾਦਰੇ ਪਿੰਨੀਆਂ ਨਾਲ ਸੁਹਾਵੇ ਦੁਧੀਆ ਕਾਸ਼ਮੀ ਬੰਨਦੇ ਸਾਫ਼ੇ ਜਯੋਂ ਉਡਦਾ ਕਬੂਤਰ ਜਾਵੇ ਮਲਮਲ ਦੇ ਤਾਂ ਕੁੜਤੇ ਪਾਉਂਦੇ ਜਯੂੰ ਬਗੁਲਾ ਤਾਲਾਬ ਵਿਚ ਨਾਵੈ ਭੰਗੜਾ ਪਾਉਂਦਿਆਂ ਦੀ ਸਿਫਤ ਕਰੀ ਨਾ ਜਾਵੇ ਭੰਗੜਾ ਭੰਗੜੇ ਵਿਚ ਨਚਾਰਾਂ ਦੀ ਗਿਣਤੀ ਨਿਧਾਰਿਤ ਨਹੀਂ ਹੁੰਦੀ ਅਤੇ ਨਾ ਹੀ ਵਿਸ਼ੇਸ਼ ਸਾਜਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਇਸ ਵਿਚ ਮੁਦਰਾਵਾਂ ਦੇ ਪ੍ਰਗਟਾਵੇ ਸੰਬੰਧੀ ਵੀ ਕਿਸੇ ਨ ਨਿਯਮਬੰਧ ਸਿਖਲਾਈ ਦੀ ਲੋੜ ਨਹੀ ਹੁੰਦੀ ਹਰ ਉਮਰ ਵਰ ਹਰ ਉਮਰ ਵਰਗ ਦਾ ਮਰਦ ਆਪ ਸੂਹ ਮੁਹਾਰੇਯਾ ਇਹਨਾਂ ਤਰਲ ਤਲਮਈ ਸਾਰੇ ਰਸਮੋ ਦਰਾਮਾਂ ਨੂੰ ਆਪਣੇ ਸਭਿਆਚਾਰਕ ਜੀਵਨ ਵਿਚ ਵਿਚਾਰਦਾ ਵੇਖ ਵੇਖੀ ਸਿੱਖ ਜਾਂਦਾ ਹੈ ਇਸੇ ਤਰਾਹ ਇਹ ਨਚਾਰਾਂ ਦੀ ਪੋਸ਼ਾਕ ਵੀ ਸਰਲ ਦੇ ਅਨੁਕੂਲ ਜਿਸ ਵਿਚ ਪੱਗ ਝੱਗਾ ਕਮੀਜ ਚਾਦਰਾ ਆਦਿ ਹੁੰਦਾ ਹੈ ਵਰਤਮਾਨ ਸਮੇਂ ਵਿਚ ਅਸਲ ਭੰਗੜੇ ਦਾ ਸਰੂਪ ਬਦਲ ਚੁੱਕਾ ਹੈ ਬੋਲੀਆਂ ਦੇ ਪੱਧਰ ਮੁਦਰਾਵਾਂ ਦੇ ਸੰਚਾਰ ਪੱਧਰ ਤੇ ਸਜ ਸਮਾਂ ਆਦਿ ਪੱਖੋਂ ਕਾਫੀ ਆ ਚੁਕੀਆਂ ਹਨ ਮਤਲਬ ਇਸਦੀ ਨਾਜਾਣੀਆਂ ਮੁਦਰਾਵਾਂ ਦੇਸ਼ ਵਿਚ ਸ਼ਾਮਿਲ ਹੋ ਜਾਂਦੀਆਂ ਹਨ

ਆਪਣੇ ਦੰਦ ਪਾੜ ਰਹੀ ਹੈ ਤੇ ਬਾਹਰ ਵੱਲ ਨੂੰ ਜਾ ਰਹੀ ਹੈ ਵਰਗੀ ਕੁੜੀ ਏ ਤੇ ਏਦੇ ਸਾਮਣੇ ਦੇ ਦੋ ਦੰਦ ਆਂਦੇ ਨੀ ਏ ਬਾਹਰ ਨੂੰ ਤੇ ਹੁਣ ਲਈ ਮੈ ਬਹੁਤ ਹੋ ਚੁੱਕਾ ਹੈ ਤੇ ਤੁਹਾਨੂੰ ਬਾਕੀ ਗੱਲ ਫਿਰ ਕਦੇ ਦੱਸਾਂਗੇ thank you ਧੰਨਵਾਦ